ABC delivery sto~ ਤੁਹਾਡਾ ਸਵਾਗਤ ਹੈ, ਮੈਂ ABC delivery store ਸੁਸਮਿਤਾ ਸੈਨ ਗੱਲ ਕਰ ਰਹੀ ਹਾਂ, ਮੈਂ ਤੁਹਾਡੀ ਕਿਸ ਤਰ੍ਹਾਂ ਸੇਵਾ ਕਰ ਸਕਦੀ ਹਾਂ? ਹਾਂਜੀ sir ਤੁਹਾਡੀ ਪੂਰੀ ਸੇਵਾ ਕੀਤੀ ਜਾਵੇਗੀ sir ਕੀ ਮੈਂ ਜਾਣ ਸਕਦੀ ਹਾਂ ਤੁਸੀਂ ਤੁਹਾਡਾ ਜਿਹੜਾ fridge ਹੈਗਾ ਉਹਦਾ ਜਿਹੜਾ online order ਸੀਗਾ ਉਹ ਕਦੋਂ ਕੀਤਾ ਸੀਗਾ sir ਹਾਂਜੀ sir ਤੁਹਾਡੀ ਗੱਲ ਤਾਂ ਸਮਝ ਲੱਗ ਗਈ ਹੈ sir ਮੈਂ ਤੁਹਾਡੇ ਤੋਂ ਪੁੱਛਿਆ ਸੀ ਕਿ ਤੁਸੀਂ ਕਿ ਆਪਣਾ fridge ਕਦੋਂ order ਕੀਤਾ ਸੀਗਾ?

Sir ਉੱਚੀ ਬੋਲੋ ਥੋੜ੍ਹਾ ਤੁਹਾਡੀ ਆਵਾਜ਼ ਨੀ ਸੁਣ ਰਹੀ।

ਹਾਂਜੀ sir sir ਮੈਨੇ ਸਿਰਫ਼ ਜਿੰਨਾ ਸਵਾਲ ਕੀਤਾ ਸੀ ਓਨਾ ਹੀ ਜਵਾਬ ਦੇਵੋ sir ਮੈਂ ਕਹਿ ਰਹੀ ਹਾਂ ਕਿ ਹੁਣ ਤੁਹਾਡਾ fridge ਦਸ ਦਿਨਾਂ ਪਹਿਲਾਂ ਤੁਸੀਂ order ਕੀਤਾ ਸੀਗਾ sir ਹੁਣ ਮੈਂ ਜਾਣਨਾ ਚਾਹੁੰਦੀ ਹਾਂ, ਕਿ ਤੁਸੀਂ ਜਿਹੜਾ ਆਪਣਾ fridge order ਕੀਤਾ ਸੀਗਾ ਉਹ ਕਿਸ number ਤੋਂ order ਕੀਤਾ ਸੀਗਾ phone number ਕਿਹੜਾ ਸੀਗਾ ਉਹ online order ਕਰਦੇ ਸਮੇਂ, ਤੁਸੀਂ ਵਰਤਿਆ ਕਿਹੜਾਂ phone number ਸੀਗਾ, ਜਿਹੜਾ ਵਰਤੋਂ ਵਿੱਚ ਲਿਆਇਆ ਸੀ phone number

ਤੇ ਮੈਂ ਪੁੱਛ ਰਹੀ ਹਾਂ ਜੀ sir sir ਮੈਨੂੰ number ਲਿਖਵਾਓ।

ਪਚਾਨਵੇਂ ਪੰਜ ਸੌ ਇੱਕ ਮਿੰਟ sir ਪਚਾਨਵੇਂ ਪੰਜ ਸੌ ਪੱਚੀ ਪਚਾਨਵੇਂ ਪੰਜ ਸੌ ਪੱਚੀ ਪੰਜਾਹ ਤਿੰਨ ਸੌ okay sir ਠੀਕ ਹੈ sir ਤੁਹਾਡਾ ਧੰਨਵਾਦ ਹੈ sir ਮੈਂ ਜਾਣਨਾ ਚਾਹਾਂਗੀ ਕਿ ਜਦੋਂ ਤੁਸੀਂ, Online order ਕਰ ਰਹੇ ਸੀਗੇ online or~ order ਕਰਨ ਤੋਂ ਬਾਅਦ ਤੁਹਾਨੂੰ ਇੱਕ order ID company ਵੱਲੋਂ ਦੱਸੀ ਗਈ ਹੋਵੇਗੀ, ਕਿ ਤੁਹਾਡੀ order ID ਇੰਨੀ ਹੈ ਤਾਂ ਮੈਂ ਉਹ order ID ਹੈ ਜਿਹੜੀ ਤੁਹਾਡੀ ਉਹ ਜਾਣਨਾ ਚਾਹਾਂਗੀ। ਜੀ sir ਆਰਾਮ ਨਾਲ ਦੱਸੋ ਕੋਈ ਗੱਲ ਨੀ ਸਹੀ ਦੱਸਿਓ sir ਇੱਕ ਮਿੰਟ sir ਦੁਬਾਰਾ ਦੱਸਿਓ ਕੀ ਕਹਿ ਰਹੇ ਹੋ sir ਤੁਸੀਂ hello hello sir ਦੁਬਾਰਾ ਦੱਸਿਓ ਅੱਠ ਅੱਠ ਜੀ sir ਅੱਗੇ sir ਕਿੰਨਾ number ਹੈ, ਅੱਠ ਅੱਠ ਪੰਜ ਚਾਰ, ਕੀ ਮੈਂ ਸਹੀ ਬੋਲਿਆ ਅੱਠ ਅੱਠ ਪੰਜ ਚਾਰ ਤੋਂ ਅੱਗੇ? ਨੋਂ ਤਿੰਨ sir ਇੱਕ ਮਿੰਟ ਸੁਣੋ ਅੱਠ ਅੱਠ ਪੰਜ ਚਾਰ ਨੋਂ ਤਿੰਨ ਸਹੀ ਆ ਇਹ, ਅੱਗੇ ਦੱਸਿਓ sir ਹਾਂਜੀ।

ਜੀ sir ਬਿਲਕੁਲ ਤੁਹਾਨੂੰ ਇਹ ਦੱਸਿਆ ਜਾਊਗਾ sir ਤੁਹਾਨੂੰ ਮੈਂ ਦੱਸਣਾ ਚਾਹਾਂਗੀ ਜਿਹੜਾ ਇਹ ਤੁਹਾਡਾ order ਹੈਗਾ, ਇਹ ਤੁਸੀਂ ਦਸ ਦਿਨ ਪਹਿਲਾਂ order ਕੀਤਾ ਸੀਗਾ ਇਹ detail ਮੇਰੇ ਕੋਲ ਖੁੱਲੀ ਹੈ, ਉਸ ਤੋਂ ਬਾਅਦ ਜਿਹੜਾ ਤੁਹਾਡਾ order ਹੈ ਇਹ, ਤੁਹਾਡੇ order ਕਰਨ ਤੋਂ ਬਾਅਦ ਇੱਕ ਦਿਨ ਬਾਅਦ ਅਗਲੇ ਦਿਨ company ਵਿੱਚ ਚੌਵੀ ਘੰਟਿਆਂ ਤੋਂ ਬਾਅਦ ਜਿਹੜਾ ਇਹ order ਸੀਗਾ ਨਿੱਕਲ ਚੁੱਕਿਆ ਸੀਗਾ ਤੁਹਾਡੇ ਤੱਕ ਪਹੁੰਚਾਉਣ ਲਈ ਫਿਰ ਇਹ ਅੰਬਾਲਾ ਪਹੁੰਚਿਆ ਹੈ, ਅੰਬਾਲਾ ਤੋਂ ਫਿਰ ਇਹ ਲੁਧਿਆਣੇ ਪਹੁੰਚਿਆ ਹੈ, Sir ਹੁਣ ਇਹ ਜਿਹੜਾ ਤੁਹਾਡਾ order ਹੈ ਦਸ ਦਿਨਾਂ ਦੇ ਵਿੱਚ ਲੁਧਿਆਣੇ ਖੜਾ ਹੈ sir ਲੁਧਿਆਣੇ ਤੋਂ ਇਹਨੂੰ

ਪਰੇਸਾਨ ਹੋਣ ਦੀ ਜ਼ਰੂਰਤ ਨਹੀਂ ਹੈ ਤੁਹਾਡਾ fridge ਤੁਹਾਡੇ ਕੋਲ ਪਹੁੰਚ ਜਾਵੇਗਾ sir ਹਾਂਜੀ sir ਜਿਹੜਾ ਤੁਹਾਡਾ fridge ਹੈ ਤੁਹਾਡੇ ਕੋਲ ਅੱਜ ਤੋਂ ਤਿੰਨ ਦਿਨਾਂ ਬਾਅਦ ਪਹੁੰਚ ਜਾਵੇਗਾ ਤੀਜੇ ਦਿਨ ਤੁਹਾਡੇ ਕੋਲੇ fridge ਪਹੁੰਚਿਆ ਹੋਵੇਗਾ ਤੇ ਤੁਸੀਂ ਠੰਢੇ ਪਾਣੀ ਦਾ,

ਫਸਲਬਾੜੀ ਠੀਕ ਠਾਕ ਹੈ, ਕੁਛ ਮੌਸਮ ਜਿਹੜਾ ਹੈ ਉਹ ਖ਼ਰਾਬ ਹੋ ਰਿਹਾ ਹੈ, ਕੋਹਰਾ ਪੈ ਰਿਹਾ ਹੈ, ਤਿੰਨ ਚਾਰ ਦਿਨ ਕਾਫ਼ੀ ਕੋਹਰਾ ਪਿਆ, ਉਹਦੇ ਕਰਕੇ ਫਸਲ ਨੂੰ ਕਾਫ਼ੀ ਨੁਕਸਾਨ ਹੈ, ਅਮ ਬਸ ਠੀਕ ਹੈ ਹੁਣ ਅੱਜ ਵੀ ਬੱਦਲ ਹੈ ਸ਼ਾਇਦ ਉਹਦੇ ਨਾਲ ਕੋਹਰਾ ਨਹੀਂ ਪਊਗਾ, ਸ਼ਾਇਦ ਰਾਤ ਵੀ ਕੋਹਰਾ ਨਹੀਂ ਸੀਗਾ ਇੰਨਾ, ਉਹਦੇ ਲਈ ਉਹਦੇ ਕਰਕੇ ਹੁਣ ਕੁਛ ਠੀਕ ਹੈ ਫਸਲ ਬਾੜੀ

ਜਿਵੇਂ ਹੁਣ ਬਸੰਤ ਵਿੱਚ ਆਪਾਂ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 ਤੇ ਹੁਣ ਸਰਦੀ ਵਿੱਚ ਕਹਿੰਦੇ ਵੀ ਜਿਵੇਂ ਜ਼ਿਆਦਾ ਪਈ ਉਵੇਂ ਕਣਕਾਂ ਵਧੀਆ ਹੋਣਗੀਆਂ ਕਿਉਂਕਿ ਇਹਨਾਂ ਨੂੰ ਫ਼ਾਇਦਾ ਹੁੰਦਾ ਹੈ,

ਹਨਾ। ਹਾਂ ਉਹ ਜਿਹੜੀ ਉਹ ਉਹ ਪੈਂਦੀ ਹੈ ਧੁੰਦ ਪੈਂਦੀ ਹੈ ਜਿਹੜੀ ਉਹਦਾ ਤਾਂ ਬਹੁਤ ਫ਼ਾਇਦਾ ਹੁੰਦਾ ਹੈ ਅਮ ਕਣਕ ਨੂੰ, ਕਣਕ ਨੂੰ ਵੀ ਸਰੋਂ ਨੂੰ ਵੀ, ਜੌਂਆਂ ਨੂੰ ਵੀ, ਹਮ ਪਰ ਆਹ ਜਿਹੜਾ ਪੰਜ ਸੱਤ ਦਿਨ ਕੋਹਰਾ ਪਿਆ ਹੈ, ਉਹਦੇ ਨਾਲ ਜਿਹੜੀ ਫਸਲ ਆ, ਉਹ ਬਹੁਤ ਖ਼ਰਾਬ ਹੋ ਜਾਂਦੀ ਹੈ ਉਹ ਕੋਹਰਾ ਪੈਣ ਦੇ ਨਾਲ ਜਦੋਂ ਜੰਮ ਜਾਂਦੀ ਹੈ ਅਮ ਬਰਫ਼ ਜੰਮ ਜਾਂਦੀ ਹੈ ਉਹਦੇ ਕਰਕੇ ਫਸਲ ਨੂੰ ਬਹੁਤ ਨੁਕਸਾਨ ਹੁੰਦਾ ਹੈ ਹਜੇ ਅਹ ਕਣਕ ਨੂੰ ਔਰ ਅਮ ਜੌਂ ਨੂੰ ਇੰਨਾ ਨੁਕਸਾਨ ਨਹੀਂ ਹੁੰਦਾ but ਸਰੋਂ ਨੂੰ ਬਹੁਤ ਨੁਕਸਾਨ ਹੁੰਦਾ ਹੈ, ਕਿਉਂਕਿ ਸਰੋਂ ਦੇ ਵਿੱਚ ਕੀ ਹੈ ਕਿ ਜਿਹੜੇ ਬੀਜ਼ ਹੁੰਦੇ ਆ, ਉਹ ਬਣਨੇ ਸ਼ੁਰੂ ਹੋ ਜਾਂਦੇ ਆ ਸਰੋਂ ਦੇ, ਤੇ ਜਦੋਂ ਕੋਹਰਾ ਪੈਂਦਾ ਹੈ ਉਹ ਬੀਜ਼ ਜਿਵੇਂ ਆਪਾਂ ਅਹ ਕੁਛ ਵੀ freezer ਦੇ ਵਿੱਚ ਰੱਖ ਦਿੰਦੇ ਹਾਂ ਜ਼ਿਆਦਾ ਠੰਢਾ ਹੋਣ ਨਾਲ ਖ਼ਰਾਬ ਹੋ ਜਾਂਦਾ ਹੈ ਬਰਫ਼ ਜੰਮ ਕੇ ਉਵੇਂ ਜਦੋਂ ਰਾਤ ਨੂੰ ਬਰਫ਼ ਜਾਂਦੀ ਹੈ ਬੀਜ਼ ਦੇ ਵਿੱਚ ਤੇ ਜਦੋਂ ਸੁਬ੍ਹਾ ਤੇਜ਼ ਧੁੱਪ ਨਿਕਲਦੀ ਹੈ ਤੇ ਉਹ ਬੀਜ਼ ਖ਼ਰਾਬ ਹੋ ਜਾਂਦਾ ਹੈ।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

ਕਰਕੇ ਹੁਣ ਓਨੀ ਨਹੀਂ ਹਨਾ ਹਮ ਨੀ ਕਿਹਾ ਜਾ ਸਕਦਾ।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

ਤੇ ਉਹਦੇ ਵਿੱਚ ਵੀ ਜੇਕਰ ਜ਼ਿਆਦਾ ਕੋਹਰਾ ਪੈ ਜਾਏ ਤਾਂ ਉਹ ਜਿਹੜਾ ਕਿਨੂੰ ਹੁੰਦੇ ਆ ਉਹਨੂੰ ਬਹੁਤ chance ਹੁੰਦੇ ਨੇ ਪਰ ਐਤਕੀ ਜਿਹੜੀ ਹੈਗੀ ਹੈ ਪੈਦਾਵਾਰ

ਤੇ ਇਸ ਲਈ ਕਿਉਂਕਿ ਕੋਹਰਾ ਸ਼ਾਇਦ late ਪਿਆ ਹੈਗਾ

ਤੇ ਐਤਕੀ, ਮਹਿੰਗਾ ਵੀ ਸੀ ਕਿਨੂੰ ਜੋ ਕਿ ਚੰਗੀ

ਹਾਂ ਇਹਦੇ ਵਿੱਚ ਕੀ ਆ ਕਿ ਅਹ rate ਤਾਂ ਸਾਰੀਆਂ ਫਸਲਾਂ ਦੇ ਹੀ ਵਧੇ ਆ, ਉਹਦਾ ਮੈਨੂੰ ਲੱਗਦਾ ਹੈ ਕਿ main reason ਉਹੀ ਹੈ ਜਿੱਦਾਂ ਜਿੱਦਾਂ ਆਪਾਂ ਪਿੱਛੇ ਦੇਖੀਏ ਕਿ ਜਿਹੜੀ ਮਹਿੰਗਾਈ ਵਧੀ ਜਾਂਦੀ ਹੈ, ਉਹ ਜਦੋਂ ਆਪਣੇ ਤੋਂ ਮਹਿੰਗਾ ਲੈਂਦੇ ਹੈ ਫਿਰ ਅੱਗੇ ਉਹਦੇ ਤੇ ਕਿੰਨਾ ਕੁਛ ਹੁੰਦਾ, ਉਹਦੀ packing ਹੁੰਦੀ ਹੈ ਸਭ ਕੁਛ ਹੁੰਦਾ ਹੈ, ਜਿਵੇਂ ਹੁਣ ਆਹ ਅਗਰ ਆਪਾਂ ਕਿਨੂੰ ਦੀ ਗੱਲ ਕਰੀਏ ਤਾਂ ਉਹ vaccine plant ਦੇ ਵਿੱਚ ਜਾਂਦਾ ਹੈ ਕਿਨੂੰ ਦੀ ਸਫ਼ਾਈ ਹੁੰਦੀ ਹੈ, ਉਸ ਤੋਂ ਬਾਅਦ ਉਹਨੂੰ import ਕਰਨ ਤੇ ਜੋ ਵੀ ਖ਼ਰਚਾ ਆਉਂਦਾ ਹੈ, ਉਹ ਸਭ ਕਰਕੇ ਫਿਰ ਅੱਗੇ ਉਹ ਜਿਹੜਾ ਆਮ ਆਦਮੀ ਜਿਹਨੂੰ ਖ਼ਰੀਦਣਾ ਹੈ, ਉਹਦੇ ਲਈ ਉਹ ਚੀਜ਼ ਉਹ ਬਹੁਤ ਮਹਿੰਗੀ ਹੋ ਜਾਂਦੀ ਹੈ।

ਚੰਗੀ ਗੱਲ ਵੀ ਹੈ ਕਿ ਆਹ ਕਿਸਾਨ ਨੂੰ ਵੀ ਤਾਂ ਹੀ ਫ਼ਾਇਦਾ ਹੈ ਅਗਰ ਉਹਦੀ ਚੀਜ਼ ਮਹਿੰਗੀ ਵਿੱਕੇਗੀ ਕਿਉਂਕਿ ਬਾਕੀ ਜਿੰਨੇ ਵੀ businesses ਅਗਰ ਆਪਾਂ ਦੇਖੀਏ ਉਹਨਾਂ ਕੋਲ option ਹੈ ਕਿ ਅਸੀਂ ਆਪਦੀ ਚੀਜ਼ ਕਿੰਨੀ ਵੇ~ ਕਿੰਨੇ 'ਚ ਵੇਚਣੀ ਹੈ।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

ਕਿ agriculture ਇੱਕ ਸਿਰਫ਼ ਇੱਕ ਲੌਤਾ ਇੱਕ ਇਵੇਂ ਦਾ business ਹੈ ਜਿਸ 'ਚ ਕਿ ਅਹ market ਦੇ ਹਿਸਾਬ ਨਾਲ ਹੀ ਬੰਦੇ ਨੂੰ ਚੱਲਣਾ ਪੈਂਦਾ ਹੈ ਕਿਸਾਨ ਨੂੰ ਚੱਲਣਾ ਪੈਂਦਾ ਹੈ। ਚਾਹੇ ਉਹਦੇ ਖ਼ਰਚੇ ਕਈ ਵਾਰ ਤਾਂ ਆਪਣੇ ਨਾਲ agriculture 'ਚ ਇਹ ਹੋ ਜਾਂਦਾ ਹੈ ਕਿ ਖ਼ਰਚਾ ਕਿਸਾਨ ਦਾ ਵੱਧ ਲੱਗ ਜਾਂਦਾ ਹੈ ਪਰ ਜਿਹੜੀ ਉਹਦੀ ਫਸਲ ਹੈਗੀ ਹੈ ਉਹ ਓਨੀ ਮਹਿੰਗੀ ਨੀ ਵਿੱਕਦੀ ਕਿ ਉਹਨੂੰ loss 'ਚ ਕਈ ਵਾਰੀ ਉਹਨੂੰ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

ਤਾਂ ਕਿ ਉਹਨਾਂ ਨੂੰ ਜ਼ਿਆਦਾ ਫਸਲਾਂ ਦਾ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

ਕੰਮ ਆਉਂਦੀ ਹੈ, ਇਹਨਾਂ ਕਿਸਾਨਾਂ ਦੀ ਜਿਹੜੀ ਰੋਜ਼ੀ ਰੋਟੀ ਹੈ,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

ਕਾਫ਼ੀ ਮਤਲਬ ਵਧੀਆ ਹੋਈ ਹੈ ਕਹਿ ਰਹੇ ਆ ਵੀ ਜੋ ਐਤਕੀ ਮਤਲਬ ਵਿੱਚ ਕੁਛ ਚਿੱਟੀ ਮੱਖੀ ਜਾਂ ਕੋਈ ਸੁੰਡੀ ਆਉਂਦੀ ਹੁੰਦੀ ਸੀਗੀ। ਪਰ ਐਤਕੀ ਕੋਈ ਨਵੇਂ type ਦੀ ਦੇਖਣ ਨੂੰ ਮਿਲੀ ਹੈ ਜਿਹਨੂੰ ਬੋਲਦੇ ਹੈ ਗੁਲਾਬੀ ਸੁੰਡੀ, ਇਹ ਪਹਿਲਾਂ ਨੀ ਸੀਗੀ।

Agriculture ਦਾ ਜਿਵੇਂ ਆਪਾਂ ਅਗਰ ਅੱਜ ਦੇ ਅਹ time 'ਚ ਅਗਰ ਆਪਾਂ ਦੇਖੀਏ ਤਾਂ ਉਹ ਜਿਹੜੀਆਂ pesticide companies ਹੈਗੀਆਂ ਉਹ ਕੀ ਕਰਦੀਆਂ ਹੈ, ਕਿ ਜਦੋਂ ਉਹ ਬੀਜ਼ ਬਣਾਉਂਦੀਆਂ ਹੈ ਕਿਸੇ ਵੀ ਫਸਲ ਦਾ ਤਾਂ ਉਹਦੇ ਵਿੱਚ ਹੀ ਉਹ ਇੱਕ ਐਵੇਂ ਦਾ substance ਪਾਉਂਦੇ ਆ ਜਿਹਦੇ ਨਾਲ automatically ਇੱਕ ਕੀੜਾ ਬਣ ਜਾਂਦਾ ਹੈ, ਜਦੋਂ ਫਸਲ ਵੱਡੀ ਹੁੰਦੀ ਹੈ ਫਿਰ ਉਹ ਕੀੜੇ ਨੂੰ ਮਾਰਨ ਦੇ ਲਈ ਉਹ ਆਪਦੀ pesticide ਕੱਢਦੇ ਹੈ,

ਉਹਦੇ ਲਈ ਕੀ ਉਹਨਾਂ ਨੂੰ double benefit ਹੈ, ਇੱਕ ਤਾਂ ਉਹਨਾਂ ਦਾ ਬੀਜ਼ ਵਿੱਕ ਜਾਣਾ ਹੈ plus ਜਿਹੜਾ ਉਹ ਕੀੜਾ ਉਹਨਾਂ ਦੇ pesticide ਨਾਲ ਹੀ ਮਰਨਾ, ਦੁਬਾਰਾ ਲੋਕ ਉਹੀ ਉਹਨਾਂ ਦਾ pesticide ਖ਼ਰੀਦਣਗੇ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਹੈ ਜਿਹੜੀਆਂ agriculture ਨੂੰ ਖ਼ਰਾਬ ਕਰ ਰਹੀਆਂ ਹੈ, ਕਰ ਰਹੀਆਂ, ਫਿਰ ਕੀ ਹੈ ਕਿ ਜਦੋਂ Agriculture ਖ਼ਰਾਬ ਹੋ ਰਿਹਾ ਹੈ, production ਖ਼ਰਾਬ ਹੋ ਰਹੀ ਹੈ, ਉਹ ਤੇ ਇੰਨੇ pesticide ਖ਼ਰਾ~ ਅਹ ਖ਼ਰਾਬ ਜਿਹੜੇ pesticides ਹੈਗੇ ਆ ਉਹ ਜਦੋਂ ਉਹ ਤੇ ਫਸਲ ਤੇ ਪੈਂਦੇ ਹੈ ਤੇ ਉਹਦੇ ਨਾਲ ਕੀ ਹੈ, ਉਹੀ ਚੀਜ਼ ਆਪਾਂ ਅੱਗੇ ਜਾ ਕੇ ਖਾਣੀ ਹੈ, ਉਹਦੇ ਨਾਲ ਆਪਣੇ health issues ਵੱਧ ਰਹੇ ਹੈ ਉਹ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

ਤੇ ਨਰਮੇ ਦੀ ਫਸਲਾਂ ਛਿੜਕਦੇ ਹੈ ਕੀਟਨਾਸ਼ਕ ਜਿਹੜੇ ਆ ਸਭ ਤੋਂ ਜ਼ਿਆਦਾ ਛਿੜਕੇ ਹੀ ਨਰਮੇ ਤੇ ਜਾਂਦੇ ਹੈ, ਤੇ ਇਸ ਕਰਕੇ ਜਿਹੜੀਆਂ ਦਵਾਈਆਂ ਹੈ ਉਹ ਉਹਨਾਂ ਦੀ ਮਿੱਟੀ ਵਿੱਚ ਸ਼ਾਮਿਲ ਹੋ

ਜਿਸ ਕਰਕੇ ਉਹਨਾਂ ਨੂੰ ਕੈਂਸਰ ਦੀ

ਨਿਕਲਦੀ ਹੈ ਉਸੇ ਖੇਤਰ ਚੋਂ ਬਠਿੰਡੇ ਚੋਂ, ਜਿਹਨੂੰ specially ਕਿਹਾ ਜਾਂਦਾ ਹੈ ਕੈਂਸਰ ਵਾਲੀ,

ਬਾਰੇ ਤੁਸੀਂ ਪੜ੍ਹਿਆ, ਬਾਰੇ ਮੈਂ ਵੀ ਸੁਣਿਆ ਹੈ ਹਾਂਜੀ ਬਠਿੰਡੇ ਤੋਂ ਚੱਲਦੀ ਹੈ ਬੀਕਾਨੇਰ ਜਾਂਦੀ ਹੈ, ਬੀਕਾਨੇਰ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਅਹ famous ਹੈ ਉੱਥੇ ਵਧੀਆ doctors ਹੈਗੇ ਆ ਕੈਂਸਰ ਦੇ, ਉਹ ਬਠਿੰਡੇ ਤੋਂ ਬੀਕਾਨੇਰ ਜਾਂਦੀ ਹੈ ਤੇ ਉਹ train ਦਾ ਨਾਮ ਕੈਂਸਰ train ਰੱਖ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

ਹਨੂਮਾਨਗੜ ਜ਼ਿਲ੍ਹੇ ਵਿੱਚ ਜਿਵੇਂ ਭਿੰਡੀ ਬਹੁਤ ਜ਼ਿਆਦਾ ਹੁੰਦੀ ਕਈ ਪਿੰਡ, ਪਿੰਡ ਜਿਹੜੇ ਹੈ ਭਿੰਡੀਆਂ ਮਤਲਬ ਜ਼ਿਆਦਾ ਉਗਾਉਂਦੇ ਹੈ ਤੇ ਇਸ ਕਰਕੇ ਇੱਕ ਸਭ ਤੋਂ ਜ਼ਿਆਦਾ ਅਗਰ ਆਪਾਂ ਖਾਣ ਵਾਲੀ ਚੀਜ਼ਾਂ ਲਈਏ ਤਾਂ ਭਿੰਡੀ ਵਿੱਚ ਸਭ ਤੋਂ ਜ਼ਿਆਦ ਦਵਾਈਆਂ ਜਿਹੜੀਆਂ use ਕੀਤੀਆਂ ਜਾਂਦੀਆਂ ਤੇ ਉੱਥੇ ਵੀ ਇੱਕ ਇਵੇਂ ਦਾ